simple ਵੀ ਹੋਵੇ ਤੇ ਮਤਲਬ ਕੇ ਬਾਹਰ ਅੰਦਰ ਸੋਹਣਾ ਵੀ ਲੱਗੇ ਸੂਟ ਉਹ

ਹਾਂਜੀ ਜਿਵੇਂ ਆਪਾਂ ਸਲਵਾਰ ਬਣਾਈ ਆ ਹਨਾ

ਤੇ ਆਪਣਾ ਕਮੀਜ਼ ਆ ਜਿਵੇਂ ਆਪਣਾ plain ਸੂਟ ਹੋ ਗਿਆ ਆਪਾਂ ਇਸ ਤੇ ਕੋਈ designing ਕਰ ਸਕਦੇ ਹਾਂ

simple ਸੂਟ ਦੀ shining ਬਹੁਤ ਵਧੀਆ ਆ ਜਾਂਦੀ ਆ ਜਿਵੇਂ ਹੁਣ ਤੁਸੀਂ ਕਿਹ ਰਹੇ ਹੋ ਵੀ ਆਪਾਂ simple ਸੂਟ ਤੇ ਕੁੱਝ design ਕਰ ਸਕਦੇ ਹਾਂ ਜਿਵੇਂ ਹੁਣ ਕਿ simple ਸੂਟ ਹੋਗਿਆ simple ਸੂਟ ਤੇ ਤੁਸੀਂ ਕਿਨਾਰੀਆਂ ਤੇ ਪਾਈਪਿੰਨ ਵਗੈਰਾ ਲਗਾ ਸਕਦੇ ਹੋ ਜਾਂ ਬਰੀਕ ਲੈਸ ਲਗਾ ਸਕਦੇ ਹੋ ਜਾਂ ਫਿਰ ਕਿਆ ਕਹਿੰਦੇ ਆ ਗਲੇ ਤੇ ਕੁੱਝ ਬਟਨ decoration ਕਰ ਸਕਦੇ ਹਾਂ ਇਸ ਤੇ ਇੱਕ ਤੁਸੀਂ ਵੀ ਆਪਣਾ simple ਸੂਟ ਵੀ ਇੱਕ party wear ਸੂਟ ਬਣਾ ਸਕਦੇ ਹੋ

ਹਾਂਜੀ ਬਿਲਕੁਲ ਜਿਵੇਂ ਹੁਣ ਤੁਸੀਂ ਕਿਹ ਰਹੇ ਹੋ ਤੁਹਾਡਾ ਕਮੀਜ਼ plain ਆ ਕਮੀਜ਼ ਜਿਵੇਂ plain ਆ ਹੁਣ ਥੋਡੀ printing ਸਲਵਾਰ ਆ ਜਿਵੇਂ ਕਿ ਹੁਣ ਤੁਹਾਡੀ ਪ੍ਰਿੰਟ ਸਲਵਾਰ ਚ ਜੇ ਕੁੱਝ ਕੱਪੜਾ ਵਗੈਰਾ ਬਚਿਆ ਹੋਇਆ ਉਹਦਾ ਆਪਾਂ ਨੀਚੇ ਪੱਟੀ ਵਗੈਰਾ ਲਗਾ ਸਕਦੇ ਹਾਂ ਕਮੀਜ਼ ਦੇ ਉੱਪਰ ਉਹਦੇ ਨਾਲ ਵੀ ਬੜੀ ਸੋਹਣੀ designing ਬਣ ਜਾਂਦੀ ਆ ਜਿਵੇਂ ਕਿ ਹੁਣ ਤੁਸੀਂ ਉਹ ਨਹੀਂ ਵੀ ਲਗਨਾ ਚਾਹੁੰਦੇ ਕਿਆ ਕਹਿੰਦੇ ਆ ਬਾਕੀ ਤੁਸੀਂ ਅਹ ਉਹਦੇ ਵਾਸਤੇ ਪਾਈਪਿੰਨ ਵਗੈਰਾ ਕੱਢ ਸਕਦੇ ਹਾਂ ਜਾਂ ਬਟਨ ਵਗੈਰਾ ਲਗਾ ਸਕਦੇ ਹਾਂ ਇਸ ਹਿਸਾਬ ਨਾਲ ਕੋਈ ਲੈਸ ਵਗੈਰਾ ਲਗਾ ਕੇ ਪ੍ਰਿੰਟ ਕੱਪੜੇ ਜਿਸ ਜਿਸ ਹਿਸਾਬ ਦਾ ਉਹਦੇ ਉਹਦੇ ਵਿੱਚ ਪ੍ਰਿੰਟ ਆ ਉਸ ਹਿਸਾਬ ਨਾਲ ਹੀ ਤੁਸੀਂ plain ਸੂਟ ਤੇ ਵੀ design ਕਰ ਸਕਦੇ ਹਾਂ ਅੱਛਾ ਜਿਵੇਂ ਹੁਣ ਆਪਾਂ ਲੈਸ ਨੀ ਲਗਾ ਸਕਦੇ ਜਿਵੇਂ ਹੁਣ ਦੁਪੱਟਾ ਆਪਣੇ ਕੋਲ ਜਿਵੇਂ ਹੁਣ ਪ੍ਰਿੰਟ ਸਲਵਾਰ ਹੋਗੀ ਤੇ plain ਕਮੀਜ਼ ਹੋਗੀ ਆਪਾਂ ਦੁਪੱਟੇ ਤੇ ਵੀ ਪੱਟੀ ਲਗਾ ਸਕਦੇ ਹਾਂ ਹਾਂਜੀ ਲਗਾ ਸਕਦੇ ਹਾਂ ਜਿਵੇਂ ਤੁਸੀਂ ਕਿਹ ਰਹੇ ਹੋ ਸਾਡੀ ਪ੍ਰਿੰਟ ਸਲਵਾਰ ਆ plain ਕਮੀਜ਼ ਆ ਫੇਰ ਤੁਹਾਡਾ ਕਿਆ ਕਹਿੰਦੇ ਜਿਹੜਾ ਦੁਪੱਟਾ ਉਹ ਵੀ plain ਹੀ ਹੋਊਗਾ ਫੇਰ ਤੁਸੀਂ ਕਿਆ ਕਹਿਨੇ ਆ ਆਪਣੀ ਸਲਵਾਰ ਦੇ ਉਸ ਹਿਸਾਬ ਨਾਲ ਹੀ ਕੋਈ ਲੈਸ ਲਗਾ ਸਕਦੇ ਆ ਜਾਂ ਥੋਡੀ ਉਹਦੇ ਵਿੱਚੋਂ ਕੱਪੜਾ ਬਚਿਆ ਉਹਦੀ ਪੱਟੀ ਬਣਾ ਕੇ ਲਗਾ ਸਕਦੇ ਹਾਂ

ਜਿਵੇਂ ਹੁਣ ਆਪਾਂ ਕਮੀਜ਼ ਆ ਕਈ ਵਾਰ ਹੁਣ ਮੈਨੂੰ ਸ਼ੋਂਕ ਚੜਦਾ ਮੈਂ ਕਮੀਜ਼ ਆਪ cutting ਕਰਾਂ

ਜੇ ਹੁਣ ਆਪਾਂ ਆਪ cutting ਕਰਕੇ cutting ਮਤਲਬ ਤੁਹਾਨੂੰ ਆਉਂਦੀ ਆ ਤੁਸੀਂ ਸਿਖਾ ਸਕਦੇ ਓ cutting ਦੇਖੋ ਜੀ ਜੇ ਤਾਂ ਤੁਸੀਂ ਖੁਦ ਸਾਡੇ ਕੋਲ ਆਓਗੇ ਫੇਰ ਤਾਂ ਅਸੀਂ ਤੁਹਾਨੂੰ ਜਰੁਰ cutting ਕਰਨਾ ਸਿਖਾਵਾਂਗੇ cutting ਕਰਨੀ ਕੋਈ ਬੜੀ ਗੱਲ ਨੀ ਹੈਗੀ ਇਹ ਆਪਾਂ ਆਰਾਮ ਨਾਲ ਸਿੱਖ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਆ length ਪੂਰੀ ਹੋਣੀ ਚਾਹੀਦੀ ਏ ਸਭ ਤੋਂ ਪਹਿਲਾਂ ਇਹਦੇ ਵਿੱਚ cutting ਕਰਨ ਤੋਂ ਪਹਿਲਾਂ ਜਿਵੇਂ ਹੁਣ ਮੈਂ ਹੁਣ ਤੁਹਾਨੂੰ ਦੱਸਿਆ ਤੁਸੀਂ ਕਹਿੰਦੇ ਅਸੀਂ ਸਿੱਖਣਾ ਚਾਹੁੰਦੇ ਹੋ cutting ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੀ length ਦੇਖਣੀ ਆ ਆਪਾਂ ਇਹਦਾ ਅੱਜ ਦੇਖਣਾ ਏ ਫੇਰ ਉਸ ਤੇ ਬਾਅਦ ਤੁਸੀਂ ਕਿਆ ਕਹਿੰਦੇ ਆ ਆਪਣੇ fitting ਦੇ ਨਿਸ਼ਾਨ ਲਗਾਨੇ ਨੇ ਜਿਵੇਂ ਸਭ ਤੋਂ ਪਹਿਲਾਂ ਹੋਗਿਆ ਤੀਰ ਤੀਰ ਤੇ ਬਾਅਦ ਆਪਾਂ ਮੋਢੇ ਤੇ ਨਿਸ਼ਾਨ ਲਗਾਨਾ ਫੇਰ ਕਹਿਨੇ ਆ ਸਾਰੇ ਆਪਣੇ ਅਹ ਸਾਰੇ ਮਤਲਬ ਕੇ ਜਿੰਨੇ ਕਿ ਆਪਣੇ ਸ਼ਰੀਰ ਦੇ ਉਹ ਨੇ ਉਸ ਸਾਬ ਨਾਲ ਆਪਾਂ ਕਮੀਜ਼ ਦੇ ਸਾਰੇ ਨਿਸ਼ਾਨ ਲਗਾ ਕੇ ਫੇਰ ਨਾ ਫੇਰ ਉਹਦੀ ਵਧੀਆ ਤਰੀਕੇ ਨਾਲ ਉਹਦੀ cutting ਕਰਕੇ ਐਨ ਵਧੀਆ fitting ਆਲਾ ਸੂਟ ਬਣਾ ਸਕਦੇ ਹਾਂ ਜਿਵੇਂ ਕੀ ਆਪਾਂ ਉਹਦੇ ਵਿੱਚ ਪਲੋਈਆਂ ਵਗੈਰਾ ਵੀ ਪਾ ਸਕਦੇ ਹਾਂ ਜੇ ਤੁਸੀਂ ਪਾਉਣਾ ਚਾਹੁੰਦੇ ਓ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ simple ਸੂਟ ਹੀ ਬਣਾ ਸਕਦੇ ਹੋ

ਲੰਬਾਈ ਤੋਂ ਬਾਅਦ ਆਪਾਂ ਮਤਲਬ ਕੇ ਉਹਨੂੰ ਦੁਹਰਾ ਕਰ ਲਿਆ

ਹਾਂਜੀ ਪਹਿਲਾਂ ਲੰਬਾਈ ਦੇਖੋਂਗੇ ਤੁਸੀਂ ਉਹਨੂੰ ਕੱਪੜੇ ਦੀ ਤਿਹ ਮਾਰੀ ਕੱਪੜੇ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੀ length ਰੱਖਾਂਗੇ ਜਿਵੇਂ length ਤੁਸੀਂ ਕਿਹ ਰਹੇ ਹੋ ਥੋਡੀ ਮਤਲਬ ਤਿਆਰ ਕਿੰਨੀ ਆ length ਜਿਵੇਂ ਵਿਆਲੀ ਇੰਚ ਥੋਡੀ ਤਿਆਰ ਆ ਤੁਸੀਂ ਤਿੰਨ ਇੰਚ ਦੀ ਥੱਲੇ extra folding ਵਾਸਤੇ ਮਤਲਬ total ਤੁਹਾਨੂੰ length ਪੰਤਾਲੀ ਇੰਚ ਰੱਖਣੀ ਪਉਗੀ ਉਹਦੇ ਵਿੱਚ ਜਿੰਨਾ ਤੁਹਾਡਾ ਘੇਰਾ ਫੇਰ ਉਸ ਹਿਸਾਬ ਨਾਲ ਜਿਵੇਂ ਥੋਡਾ ਘੇਰਾ ਬਾਈ ਇੰਚ ਆ ਜਾਂ ਤੇਈ ਇੰਚ ਆ ਫੇਰ ਉਸ ਹਿਸਾਬ ਨਾਲ ਹੀ ਤੁਹਾਨੂੰ ਕਿਆ ਕਹਿੰਦੇ ਆ ਉਹਦੇ ਚੋਥੇ ਹਿੱਸੇ ਦੇ ਘੇਰ ਦਾ ਨਿਸ਼ਾਨ ਲਗਾਨਾ ਫੇਰ ਉਸ ਤੇ ਬਾਅਦ ਹੀ ਤੁਹਾਨੂੰ ਆਪਣੇ ਸਾਰੇ ਨਿਸ਼ਾਨ ਲਗਾਕੇ ਫੇਰ ਤੁਸੀਂ ਕਿਆ ਕਹਿੰਦੇ ਆ ਉਹਦੀ cutting ਕਰ ਸਕਦੇ ਆ ਅੱਛਾ ਹੁਣ ਨਾਲ ਆਪਾਂ ਨੇ ਸਲਵਾਰ ਬਣਾਉਣੀ ਆ

ਸਲਵ ਆਰ ਵੀ ਦੇਖੋ ਜਿਵੇਂ ਆਪਾਂ ਨੇ ਕਮੀਜ਼ ਦੀ length ਲੈਣੀ ਏ ਉਸੇ ਤਰੀਕੇ ਨਾਲ ਈ ਆਪਾਂ ਨੇ ਆਪਣੇ ਸਲਵਾਰ ਦੀ length ਜਿਵੇਂ ਹੁਣ ਥੋਡੀ ਸਲਵਾਰ ਦੀ length ਸੇੰਤੀ ਇੰਚ ਆ

ਠੀਕ ਆ ਜੀ ਉਹਦੇ ਆਪਾਂ ਤੇਤੀ ਇੰਚ ਦੇ ਪੱਲੇ ਰੱਖ ਕੇ ਨੋ ਇੰਚ ਦਾ ਆਸਣ ਰੱਖ ਕੇ ਉਹਦੀ ਵਿੱਚ ਦੋ ਇੰਚ ਦੀ ਗੱਭੇ divide ਕਰਕੇ ਫੇਰ ਉਹਦੇ ਨਿਸ਼ਾਨ ਲਗਾ ਕੇ ਆਪਾਂ ਉਹਨੂੰ ਸਲਵਾਰ ਜੇ ਤਾਂ ਤੁਸੀਂ ਕਿਆ ਕਹਿੰਦੇ ਆ ਕੁੰਡੇ ਪੱਲੇ ਅਲੱਗ ਅਲੱਗ ਤੇ ਕੱਢਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਿੰਨ ਤਿੰਨ ਇੰਚ ਦੀ cutting ਕਰਨੀ ਪਉਗੀ ਜੇ ਤੁਸੀਂ ਵਿੱਚੋਂ ਹੀ ਕੱਢਣਾ ਚਾਹੁੰਦੇ ਹੋ ਫੇਰ ਤੁਹਾਨੂੰ ਇੱਕ ਹੀ ਵਾਰ ਚ ਅਹ ਤੇਤੀ ਇੰਚ ਦੀ length ਰੱਖ ਕੇ ਕਿਆ ਕਹਿੰਦੇ ਆ ਤੁਸੀਂ cutting ਕਰ ਸਕਦੇ ਓ ਅੱਛਾ ਪਟਿਆਲਾ ਸਲਵਾਰ ਨੂੰ ਆਪਣਾ ਕੱਪੜਾ ਕਿੰਨਾ ਲੱਗ ਸਕਦਾ ਦੇਖੋ ਜੀ ਹਲਕੀ ਸਲਵਾਰ ਬਣਾਉਣੀ ਆ ਤਾਂ ਆਪਾਂ ਉਹ ਦ ਮੀਟਰ ਚ ਵੀ ਬਣਾ ਸਕਦੇ ਹਾਂ ਜੇ ਤੁਸੀਂ ਪਟਿਆਲਾ ਸ਼ਾਹੀ ਸਲਵਾਰ ਬਨਾਣਾ ਚਾਹੁੰਦੇ ਹੋ ਉਹ ਤੁਹਾਨੂੰ ਜਿਆਦਾ heavy ਹੁੰਦੀ ਆ ਉਹ ਤੁਹਾਨੂੰ ਤਿੰਨ ਜਾਂ ਸਾਡੇ ਤਿੰਨ ਮੀਟਰ ਤਾਂ ਕੱਪੜਾ ਚਾਹਿਦਾ ਹੀ ਆ

ਇੱਕ ਅੱਜਕਲ ਚੋਣਾਂ ਵਾਲੀ ਸਲਵਾਰ ਚੱਲੀ ਹੋਈ ਆ ਨੀਚੇ ਜੀ ਹਾਂਜੀ ਹਾਂਜੀ ਚੱਲੀ ਹੋਈ ਆ ਹਾਂਜੀ ਉਹਨੂੰ ਵੀ ਕੱਪੜਾ ਮਤਲਬ ਕੇ ਦੋ ਢਾਈ ਮੀਟਰ ਏ ਲੱਗੂਗਾ ਹਾਂਜੀ ਜੇ ਤਾਂ ਜਿਆਦਾ ਨੀ ਆਪਾਂ heavy ਨੀ ਬਣਾਉਣੀ ਚੋਣਾਂ ਆਲੀ ਸਲਵਾਰ ਉਹ ਵੀ ਦੋ ਢਾਈ ਮੀਟਰ ਚ ਆਰਾਮ ਨਾਲ ਬਣ ਜਾਂਦੀ ਆ ਅੱਛਾ ਜੇ ਹੁਣ ਪਲਾਜ਼ੋ ਬਨਾਣਾ ਹੋਵੇ pent cart ਪਲਾਜ਼ੋ ਉਹ ਤਾਂ maximum ਦੋ ਮੀਟਰ ਚ ਆਰਾਮ ਨਾਲ ਬਣ ਜਾਂਦਾ ਜੇ ਤੁਸੀਂ pent cart ਪਲਾਜ਼ੋ ਬਨਾਣਾ ਹਾਂ ਜੇ ਤੁਸੀਂ umbrella ਪਲਾਜ਼ੋ ਬਨਾਣਾ ਚਾਹੁੰਦੇ ਓ ਉਹਦੇ ਵਿੱਚ ਆਪਾਂ ਨੂੰ ਕੱਪੜਾ ਵੱਧ ਚਾਹਿਦਾ ਜਿਵੇਂ ਕਿ ਉਹਨੂੰ ਤਿੰਨ ਮੀਟਰ ਕੱਪੜਾ ਤਾਂ ਚਾਹਿਦਾ ਹੀ ਏ ਅੱਛਾ umbrella ਦਾ ਕਿਆ ਆ ਹਿਸਾਬ ਕਿਤਾਬ ਜਿਵੇਂ cutting ਕਰਦੇ ਆਂ umbrella ਪਲਾਜ਼ੋ ਦੀ cutting ਕਰਨ ਲਈ ਕਿਆ ਕਹਿੰਦੇ ਆ ਉਹਦਾ ਹਿਸਾਬ ਕਿਤਾਬ pent cart ਪਲਾਜ਼ੋ ਦੇਖੋ ਜਿਵੇਂ pent cart ਪਲਾਜ਼ੋ ਆ ਉਹਦੇ ਵਿੱਚ ਤਾਂ ਆਪਾਂ ਨੂੰ ਜਿਆਦਾਤਰ ਤਾਂ ਉਹ ਕੱਪੜੇ ਵੱਢ ਦੀ ਜਰੂਰਤ ਨੀ ਹੁੰਦੀ ਹੈਗੀ ਉਹ ਤਾਂ ਸਿਰਫ ਆਪਾਂ ਦੋ ਮੀਟਰ ਚ ਹੀ ਬਣਾ ਸਕਦੇ ਹਾਂ ਹੁਣ ਜਿਹੜਾ ਇਹ ਉਮ੍ਰੇਲ੍ਲਾ ਪਲਾਜ਼ੋ ਆ ਇਹਦਾ ਆਪਾਂ ਨੂੰ ਨੀਚੇ ਤੋਂ ਘੇਰਾ ਚਾਹਿਦਾ ਹੁੰਦਾ ਕਿਉਂਕਿ ਇਹਦਾ ਘੇਰਾ ਵੱਢ ਹੁੰਦਾ ਆ ਤੇ ਇਹਦੀ umbrella ਪਲਾਜ਼ੋ ਦੀ cutting ਕਰਨ ਲਈ ਆਪਾਂ ਨੂੰ ਕੱਪੜਾ ਵੱਧ ਚਾਹੀਦਾ ਇਹ ਸਿਰਫ ਇੱਕ ਉੱਪਰੋਂ ਆਪਾਂ ਨੂੰ ਆਪਣੀ ਕਮਰ ਹੀ ਦੇਖਣੀ ਪੈਂਦੀ ਹੈ ਕਮਰ ਤੋਂ ਬਾਅਦ ਆਸਣ ਦਾ ਨਿਸ਼ਾਨ ਲਗਾ ਕੇ ਨੀਚੇ ਘੇਰਾ ਵੇਖਣਾ ਵੀ ਆਪਾਂ ਨੂੰ ਘੇਰਾ ਤੁਸੀਂ ਜਿਆਦਾ ਫਲਾਵਟ ਚ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੱਢ ਕੱਪੜੇ ਦੀ ਜਰੂਰਤ ਹੋਊਗੀ ਜੇ ਤੁਸੀਂ ਘੱਟ ਫਲਾਵਟ ਰੱਖਣਾ ਚਾਹੁੰਦੇ ਹੋ ਫੇਰ ਤੁਹਾਡੇ ਵੀ ਮਤਲਬ ਜਿਆਦਾ ਨੀ ਰੱਖਣਾ ਚਾਹੁੰਦੇ medium size ਦਾ ਬਣਾਉਣਾ ਚਾਹੁੰਦੇ ਹੋ ਫੇਰ ਤੁਹਾਡਾ ਜੋੜ ਪੈਕੇ ਤਾਂ ਕੁੱਝ ਬਣ ਨੀ ਸਕਦਾ ਨਹੀਂ ਤਾਂ ਜਿਆਦਾ ਫਲਾਵਟ ਰੱਖਨ ਵਾਸਤੇ ਤਾਂ ਫੇਰ ਤੁਹਾਨੂੰ ਤਿੰਨ ਮੀਟਰ ਕੱਪੜਾ ਤਾਂ ਚਾਹੀਦਾ ਹੀ ਆ ਅੱਛਾ ਜਿਹੜਾ ਆਪਾਂ simple ਪਲਾਜ਼ੋ ਬਣਾਨੇ ਆ ਉਹਦੇ ਨੀਚੇ ਆਪਾਂ ਲੈਸ ਵਗੈਰਾ ਵੀ ਜਾਂ ਕੁੱਝ attach ਕਰ ਸਕਦੇ ਹਾਂ ਹਾਂਜੀ ਜਿਵੇਂ ਹੁਣ ਅੱਜਕਲ ਦੇਖੋ ਜੀ ਸਲਵਾਰਾਂ ਦੇ ਵਿੱਚ cut work ਆਲੀ ਬੜੀ ਸੋਹਣੀ ਮਤਲਬ ਕਿ ਮੁਹਰੀਆਂ ਚੱਲੀਆਂ ਹੋਈਆਂ ਆਪਾਂ ਬਜ਼ਾਰ ਚੋਂ ਆਪਾਂ ਖਰੀਦ ਲੈਨੇ ਆ ਬੁਕਰਮ cut work ਆਲੀ ਉਸੀ ਤਰੀਕੇ ਦੇ ਨਾਲ ਆਪਾਂ ਦਿੰਨੇ ਆ ਪਲਾਜ਼ੋ ਦੇ ਨੀਚੇ

ਹੋਰ ਵੀ ਆਪਾਂ ਵਧੀਆ ਤਰੀਕੇ ਨਾਲ design ਬਣਾ ਕੇ ਕਰ ਸਕਦੇ ਹਾਂ

ਤੇ ਸੂਟ ਤੇ ਆਪਾਂ ਨੂੰ ਜਿਵੇਂ ਹੁਣ deign ਆਲਾ ਕੋਈ ਸੂਟ ਬਣਾਨਾ ਹੋਵੇ ਉਹ ਕਿ ਕਿਸ ਤਰੀਕੇ ਨਾਲ ਬਣਦਾ ਦੇਖੋ ਜੀ ਹੁਣ ਸੂਟ ਤਾਂ ਹੁਣ ਕਿਵੇਂ ਤੁਸੀਂ ਪੁੱਛਿਆ ਸੀਗਾ simple ਸੂਟ simple ਸੂਟ ਤੇ ਹੀ ਮੈਂ ਤੁਹਾਨੂੰ ਕਾਫੀ ਕੁੱਝ ਦੱਸਿਆ ਸੀਗਾ ਵੀ ਆਪਾਂ ਉਹਨੂੰ ਵੀ ਵਧੀਆ party wear ਸੂਟ ਬਣਾ ਸਕਦੇ ਆ ਜਿਵੇਂ ਹੁਣ ਤੁਸੀਂ designing ਆਲਾ ਸੂਟ ਕਿਹ ਰਹੇ ਓ designing ਆਲਾ ਸੂਟ ਜਿਵੇਂ ਕੀ ਅੱਜਕਲ market ਚ ਸੋਹਣੇ ਵਧੀਆ ਵਧੀਆ ਅਹ ਕਿਆ ਕਹਿੰਦੇ ਆ ਸੂਟਾਂ ਤੇ plain ਸੂਟ ਤੇ ਲਗਵਾਉਣ ਵਾਸਤੇ flower ਜੇ ਵਗੈਰਾ ਮਤਲਬ ਕੁੱਝ ਮਿਲਦੇ ਨੇ

ਵਧੀਆ design ਆਲੇ ਗਲੇ ਉਹ ਲਿਆ ਕੇ ਤੁਸੀਂ ਕਿਆ ਕਹਿੰਦੇ ਆ ਵਧੀਆ designing ਸੂਟ ਬਣਾ ਸਕਦੇ ਆ ਜਿਵੇਂ ਹੁਣ ਅੱਜਕਲ designing ਸੂਟ ਦੇ ਵਿੱਚ ਆ ਗਿਆ ਕਿਆ ਕਹਿੰਦੇ ਆ umbrella ਕਿਆ ਕਹਿੰਦੇ ਆ ਬਾਵਾਂ ਚੱਲੀਆਂ ਹੋਈਆਂ ਚੋਣਾਂ ਆਲਿਆਂ ਬਾਵਾਂ ਚੱਲੀਆਂ ਹੋਈਆਂ ਉਸ ਹਸਾਬ ਨਾਲ ਤੁਸੀਂ ਲੈਸ ਲਗਾ ਕੇ ਮਤਲਬ ਬਣਾ ਸਕਦੇ ਆ

ਅੱਛਾ ਚਲੋ ਇਹ ਤਾਂ ਚਲੋ ਪਹਿਲੇ ਪੁਰਾਣੇ ਰਿਵਾਜ਼ ਹੁੰਦੇ ਸੀ ਦੁਬਾਰਾ ਉਹੀ ਨਵੇਂ ਆਈ ਜਾਂਦੇ ਆ

ਵੇਖੋ ਜੀ ਜਿਹੜਾ ਪਲਾਜ਼ੋ ਆ ਪਲਾਜ਼ੋ ਹੋਗਿਆ ਪਹਿਲਾਂ ਇਹ ਕਹਿੰਦੇ ਸੀਗੇ ਬਾਪੁ ਦਾ ਪਲਾਜ਼ੋ ਮੰਨਿਆ ਜਾਂਦਾ ਸੀ ਹੁਣ ਜਿਹੜਾ ਅੱਜਕਲ ਦੁਨੀਆ ਨੇ trend ਬਣਾਇਆ ਹੋਇਆ ਪਲਾਜੋ ਦਾ ਹਾਂਜੀ ਨਾਮ ਬਦਲ ਨਾਮ ਬਦਲ ਦਿੰਨੇ ਆ ਉਹਦੇ

ਅਗਲੇ ਕਹਿੰਦੇ ਵੀ ਪਜਾਮੇ ਬਣਾਉਂਦੇ ਆ ਇਹ ਠੀਕ ਆ ਇੱਕ ਹੁਣ ਆਪਣੇ ਸਕਰਟਾਂ ਵੀ ਚੱਲੀਆਂ ਹੋਈਆਂ

ਬੁਕ ਉਹ ਲਸਟਿਕ ਪਾ ਕੇ ਬਣਾ ਸਕਦੇ ਹਾਂ ਜਿਹੜੀ ਚਿਨਾਂ ਅਲੀ skirt ਹੁੰਦੀ ਆ ਉਹਦੇ ਵਿੱਚ ਬੁਕਰਮ ਵੀ ਕਿਆ ਕਹਿੰਦੇ ਆ ਪੈਂਦੀ ਆ ਉਹਨੂੰ ਕਿਆ ਕਹਿੰਦੇ ਆ ਪਿੱਛੇ ਲਾਸਟਿਕ ਹੋ ਜਾਂਦੀ ਆ ਤੇ ਮੁਹਰੇ ਬੁਕਰਮ ਹੋ ਜਾਂਦੀ ਆ ਉਸ ਹਿਸਾਬ ਨਾਲ ਬੀ ਵਧੀਆ ਢੰਗ ਨਾਲ skirt ਬਣਾ ਸਕਦੇ ਆ ਆਪਾਂ ਚੋਣਾਂ ਆਲੀ ਹੋਗੀ simple ਹੋਗੀ ਵਲਾਂ ਆਲੀ ਉਹ ਦੋ ਤਰੀਕੇਆਂ ਦੇ ਨਾਲ ਆਪਾਂ skirt ਬਣਾ ਸਕਦੇ ਹਾਂ

ਤੁਸੀਂ stitching ਬਾਰੇ ਇੰਨਾ ਕੁੱਝ ਪੁੱਕਛ ਰਹੇ ਓ ਮਤਲਬ stitching ਤੇ ਤੁਹਾਨੁਕੁੱਝ interest ਜਾ ਲੱਗ ਰਿਹਾ ਮੈਨੂੰ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਵੀ ਤੁਹਾਨੂੰ ਸ਼ੋਂਕ ਹੀ ਆ ਚੀਜ਼ਾਂ ਬਣਾ ਕੇ ਪਾਉਣ ਦਾ ਸ਼ੋਂਕ ਵੀ ਆ ਤੇ ਮੈਂ ਮੈਂ ਪਤਾ ਕੀ ਆ ਮੈਂਨੇ ਨਾ ਲੱਡੂ ਗੋਪਾਲ ਜੀ ਘਰ ਰੱਖੇ ਹੋਏ ਆ ਮੈਂ ਉਹਨਾ ਦੀਆਂ ਫਰਾਕਾਂ ਬਣਾਦੀ ਹੁੰਦੀ ਆ ਛੋਟੀਆਂ ਛੋਟੀਆਂ

ਤੁਸੀਂ stitching ਦੇ ਫਰਾਕਾਂ ਜਿਵੇਂ ਤੁਸੀਂ ਇਹ ਰਹੇ ਓ ਲੱਡੂ ਗੋਪਾਲ ਜੀ ਖੇ ਉਹਨਾ ਦੀ ਫਰਾਕਾਂ ਬਣਾਉਂਦੇ ਓ ਤੁਸੀਂ ਉਹ ਹੂੜ stich ਰਦੇ ਹੋ ਜਾਂ ਬਾਹਰੋਂ ਕਿਸੇ ਤੋਂ ਕਰਵਾਉਂਦੇ ਹੋ ਬਾਹਰੋਂ ਲੈਕੇ ਇੱਕ ਉਹ੍ਨੁਨ੍ਦੇਖ ਕੇ ਮੈਨੇ stich ਕਰੀ ਸੀ ਅੱਛਾ ਮਤਲਬ ਤੁਸੀਂ ਲੈਕੇ ਆਪ ਖੁਦ ਦੇਖ ਕੇ stich ਕੀਤੀ ਆ

ਮਤਲਬ ਜਿਵੇਂ ਤੁਸੀਂ ਕਿਹ ਰਹੇ ਓ ਤੁਸੀਂ ਦੇਖ ਕੇ ਖੁਦ stich ਕੀਤੀ ਆ ਇਹਦਾ ਮਤਲਬ ਮੈਨੂੰ ਤਾਂ ਇਹੀ ਲੱਗਦਾ ਵੀ ਥੋਨੂੰ interest ਆ ਤੁਸੀਂ ਬਹੁਤ ਹੇਤੀ stitching ਸਿੱਖ ਜਾਓਗੇ ਹਮ ਮੈਨੇ ਮਤਲਬ ਕੇ ਆਪਣੇ ਸੂਟ ਜਿਵੇਂ ਮੇਰੀ ਮਤਲਬ ਕੇ ਮੰਮੀ ਨੂੰ ਮੇਰੇ ਸੂਟ ਪਸੰਦ ਆਂਦੇ ਸੀ ਉਹ ਮੈਂ ਚਾਹੇ ਗਲਤ ਸੀਹ ਲਵਾ ਠੀਕ ਸੀਹ ਲਵਾਂ ਉਹ ਕਹਿੰਦੀ ਮੈਨੂੰ ਤੇਰੇ ਠੀਕ ਸੂਟ ਆਂਦੇ ਆ ਪਰ ਮੈਨੂੰ ਇਹ ਹੁੰਦਾ ਕਿ ਮੈਂ ਹਜੇ proper

ਮਤਲਬ ਮੈਨੂੰ ਇਹ ਹੋਗਿਆ ਮੈਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ ਚਲ ਮਾੜੇ ਮੋਟੇ ਟਾਂਕੇ ਟੂਕੇ ਤਾਂ ਬੰਦਾ ਲਗਾ ਹੀ ਲੈਂਦਾ ਹਨਾ ਤੇ ਹੁਣ ਜਿਵੇਂ ਮੈਨੇ ਲੱਡੂ ਗੋਪਾਲ ਦੀ ਫਰਾਕ ਬਣਾਈ ਸੀ

ਤੇ ਉਹਨੂੰ ਮਤਲਬ ਕੇ ਜਿਵੇਂ ਹੁਣ ਫਰਾਕ ਬਜਾਰੋਂ ਲੈ ਆਏ ਹਨਾ

ਪਹਿਲੇ ਮਤਲਬ ਕੇ ਜਿਵੇਂ ਵਿੱਚ ਘੇਰਾ ਹੁੰਦਾ ਉਹਨੂੰ ਕੱਪੜੇ ਰਾਹੀ ਸਿੱਧਾ ਹੀ ਲੰਬਾ ਕੱਟ ਲਿਆ ਸੀ

ਤੇ ਉਹਨੂੰ ਨਾਪ ਨਾਪ ਕੇ ਜਿਹੜੀ ਹੁੰਦੀਦੀ ਹੁੰਦੀ ਆ ਉਹਨੂੰ ਨਪ ਨਾਪ ਕੇ ਤੇ ਉਹ ਵੀ ਕੱਟ ਲਈ ਸੀ ਘੇਰੇ ਤੇ ਚੋਣਾਂ ਪਾ ਕੇ ਫੇਰ ਮੈਨੇ ਪਤਾ ਕਿਆ ਕੀਤਾ ਛਾ ਪਾ ਕੇ ਨਾ ਥੱਲੇ ਲਾਈਨਿੰਗ ਲਾ ਲਈ ਉੱਪਰ ਫੈਂਸੀ ਜਾ ਕੱਪੜਾ ਲਾ ਲਿਆ ਥੱਲੇ ਲਈਨਿੰਗ ਲਾਲੀ ਤੇ ਉੱਪਰ ਫੈਂਸੀ ਜਿਹਾ ਕੱਪੜਾ ਲਾ ਲਿਆ

ਮਤਲਬ ਯੁਹਾਨੂੰ interest ਆ ਇਹਦੇ ਵਿੱਚ stitching ਕਰਨ ਦੇ ਵਿੱਚ ਤੁਸੀਂ ਜਿਸ ਹਿਸਾਬ ਨਾਲ ਦੱਸ ਰਹੇ ਹੋ ਤੁਸੀਂ stitching ਕਰ ਸਕਦੇ ਹੋ stitching ਕਰਨੀ ਕੋਈ ਜਿਆਦਾ ਔਖੀ ਗੱਲ ਨੀ ਹੈਗੀ ਇਹ ਤਾਂ ਬੰਦਾ ਨਾਲ normally ਰਾਮ ਨਾਲ ਕਹਿੰਦੇ ਅੱਜਕਲ ਤਾਂ ਜਿਵੇਂ ਦੇਖਿਆ ਜਾਵੇ

ਤੇ ਇੱਕ ਆਪਾਂ ਸ੍ਤੀਚਿਗ ਸਿੱਖ ਸਕਦੇ ਹਾਂ ਜਿਵੇਂ YouTube ਤੇ ਕੁੱਝ ਵੀ ਆਪਾਂ ਭਾਲ ਲਓ ਉਹਦੇ ਪਰ ਆਪਾਂ ਨੂੰ ਹਰ ਤਰੀਕੇ ਦੀ stiching ਸਿਖਾਈ ਜਾਂਦੀ ਆ ਜਿਵੇਂ ਕੀ ਤੁਸੀਂ ਕਿਹ ਰਹੇ ਸੀ simple ਸੂਟ ਜਿਵੇਂ simple ਸੂਟ ਵੀ ਸਿੱਖਣਾ ਚਾਹੁੰਦੇ ਹੋ ਗ੍ਤੁਸਿਨ ਰਾਮ ਨਾਲ ਅਹ ਮਤਲਬ ਕੇ you tube ਤੇ simple ਸੂਟ ਵੀ ਸਿੱਖ ਸਕਦੇ ਆ ਜਿਵੇਂ ਤੁਸੀਂ ਕਿਆ ਕਹਿੰਦੇ ਆ pent cart ਪਲਾਜ਼ੋ ਦੀ ਗੱਲ ਕੀਤੀ ਸੀ pent cart ਪਲਾਜ਼ੋ ਵੀ ਸਿੱਖ ਸਕਦੇ ਆ umbrella ਪਲਾਜ਼ੋ ਵੀ ਸਿੱਖ ਸਕਦੇ ਆ ਤੁਸੀਂ

ਜਿਵੇਂ ਕੀ ਕਹਿੰਦੇ ਆ ਇੱਕ ਵਾਰੀ ਕੀ ਹੋਇਆ ਸੀ ਵੀ ਮੈਨੂੰ stitching ਤਾਂ ਸਾਰੀ ਆਉਂਦੀ ਆ stitching ਦੇ ਵਿੱਚ ਕੁੱਝ ਮੈਨੂੰ ਇੱਦਾਂ ਦਾ ਲੱਗ ਰਿਹਾ ਕੁਝ ਸਿੱਖਣਾ ਚਾਹੁੰਦੀ ਸੀਗੀ ਮਤਲਬ ਕੀ ਸਾਡੇ ਗੁਰਦੁਆਰਾ ਸਾਹਿਬ ਚ ਚੰਦੋਆ ਸਾਹਿਬ ਬੁਨ ਲਈ ਮੈਨੂੰ ਮਿਲਿਆ ਸੀ ਮਤਲਬ ਕੀ ਉਹੈਨੂੰ ਨੀਂ ਸੀ ਆਉਂਦਾ ਮੈਂ ਉਸ time ਉੱਥੇ ਹਾਂ ਕਰ ਬੈਠੀ or ਮੈਂ ਕਹਿੰਦੀ ਆ ਚਲੋ ਮੈਂ ਸੋਚਿਆ ਮੈਂ ਕਿਸੇ ਨੂੰ ਪੱਛਾ ਜਾਕੇ ਮੈਂ ਕਿਸ ਤਰੀਕੇ ਨਾਲ ਬਣਾਵਾਂ ਪਰ ਫੇਰ ਮੇਰੇ ਦਿਮਾਗ ਚ ਇਹ ਗੱਲ ਆਈ ਕਿ ਪੁੱਛਣ ਤੋਂ ਪਹਿਲਾਂ ਤੂੰ ਖੁਦ ਹੀ ਆਪਣੇ ਆਪ ਮੈਂ ਕਹਿੰਦੀ ਆ you tube ਤੇ search ਮਾਰ ਮੈਂ you tube ਤੇ search ਮਾਰੀ

ਵੀ ਅੱਜਕਲ ਕੋਈ ਚੀਜ਼ ਸਿੱਖਣੀ ਬੜੀ ਔਖੀ ਆ ਆਪਾਂ ਅੱਜਕਲ phone ਤੇ ਵੀ ਜੋ ਚੀਜ਼ ਚਾਹੇ ਉਹ ਸਿੱਖ ਸਕਦੇ ਹਾਂ

ਵੀ ਪਿਲਾਂ ਣ ਬੰਦਾ ਸੋਚੀ ਓ ਜਾਂਦਾ ਵੀ ਆਪਾਂ ਜਾਈਏ ਕਿਹਦੇ ਕੋਲ ਕਿੱਥੋਂ ਸਿੱਖੀਏ ਕਿਵੇਂ ਸਿੱਖੀਏ ਪਰ ਕਿਆ ਕਹਿੰਦੇ ਆ ਅੱਜਕਲ ਤਾਂ smart phone ਗਏ smart phone ਤੇ ਕੁੱਝ ਵੀ ਸਿੱਖ ਸਕਦੇ ਹਾਂ ਹੁਣ ਤੁਸੀਂ ਵੀ ਇਹਦੇ ਪਰ simple ਸੂਟ ਸਭ ਤੋਂ ਪਹਿਲਾਂ ਤੁਸੀਂ simple ਸੁਤ ਦੀ cutting ਕਰਨਾ ਸਿੱਖੇਓ ਉਸ ਤੇ ਬਾਅਦ ਉਹ stitching ਕਰਨੀ ਵੀ ਤੁਹਾਨੂੰ ਦੱਸਣਗੇ ਪਹਿਲਾਂ cutting ਕਰਨ ਚ ਪਹਿਲਾਂ ਥੋਨੂੰ length ਉਹਦਾ ਅੱਜ ਸਾਰਾ ਕੁੱਝ ਦੱਸਿਆ ਜਾਉਗਾ ਵੀ ਕਿਸ ਹਿਸਾਬ ਨਾਲ ਆਪਾਂ ਇਹ fitting ਦੇ ਨਿਸ਼ਾਨ ਲਗਾਨੇ ਨੇ ਉਸ ਹਿਸਾਬ ਨਾਲ ਉਹ ਤੁਹਾਨੂੰ stitching ਕਰਨਾ ਵੀ ਦੱਸਣਗੇ ਵਿੱਚ ਤੁਸੀਂ ਉਹਦੇ ਵਿੱਚ ਐਨ ਵਧੀਆ ਤਰੀਕੇ ਨਾਲ stitching ਕਰਨਾ ਸਿੱਖ ਸਕਦੇ ਓ ਤੁਸੀਂ ਹਰ ਕੁੱਝ stitching ਬਾਰੇ ਪੁੱਛਨਾ ਚਾਹੁੰਦੇ ਆ ਜਿਵੇਂ ਘਰ ਵਿੱਚ ਆਪਾਂ stitching ਦਾ ਕੁੱਝ ਬਨਾਣਾ ਚਾਉਂਦੇ ਹਾਂ ਜਿਵੇਂ ਕਿ table runner ਹੋ ਗਿਆ ਕੂਸ਼ਨ ਵਗੈਰਾ ਬਣਾ ਸਕਦੇ ਓ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ interesting ਹੈਗਾ ਹੈਗਾ interesting ਤਾਂ ਬਹੁਤ ਜਿਆਦਾ ਪਰ ਤਿਮਰ ਨੀ ਹੈਗਾ ਅੱਛਾ ਮਤਲਬ ਕਿ ਤੁਸੀਂ ਜਿਵੇਂ ਕਿਹ ਰਹੇ ਓ time ਨੀ ਹੈਗਾ ਕਿਆ ਕਹਿੰਦੇ ਆ time ਮਤਲਬ ਤੁਸੀਂ ਕਿ ਕੋਈ job ਵਗੈਰਾ ਕਰਦੇ ਓ

ਮੈਂ ਮਤਲਬ ਕੇ trust ਚ ਲੱਗੀ ਹੋਈ ਆ ਅੱਛਾ trust ਥੋਡੇ ਘਰ ਦੇ ਕੋਈ ਕਰੀਬ ਆ ਜਾਂ ਕਿਤੇ ਬਾਹਰ ਜਾਂਦੇ ਓ

ਨਜਦੀਕ ਆ ਜੀ okay ਸਤਿ ਸ਼੍ਰੀ ਅਕਾਲ ਜੀ

ਵਧੀਆ ਹੀ ਚਾਹੀਦਾ

ਬੱਸ ਕੁੱਝ ਨੀ ਫੋਟੋਆਂ ਦੇਖ ਰਹੇ ਸੀ

ਉਹੀ ਸੋਚ ਰਹੇ ਸੀ ਕਿੰਨਾ ਫ਼ਰਕ ਪੈ ਗਿਆ ਹਾਂਜੀ ਹਾਂ ਬਹੁਤ ਜਿਆਦਾ ਦੇਖੋਲੋ ਹੁਣ ਦੇ culture ਤੇ ਪੁਰਾਣੇ culture ਵਿੱਚ ਕਿੰਨਾ ਫ਼ਰਕ ਹੈ

ਦੇਖੋ ਪਹਿਲੇ ਜਮਾਨੇ ਵਿੱਚ ਕਿਸ ਤਰ੍ਹਾਂ ਦੇ ਸੀਗੇ ਜਿਹਦੇ ਵਿੱਚ ਚਾਹੇ ਪਹਿਰਾਵਾ ਹੀ ਲਾਲੋ

ਪਹਿਰਾਵਾ ਹੀ ਦੇਖਲੋ ਕਿਵੇਂ ਪਹਿਲਾਂ ਖੁੱਲੇ ਕੁੜਤੇ ਪਜਾਮੇ ਧੋਤੀਆ

ਤੇ ਹੁਣ ਪੇੰਟਾ ਜੀਨਾ ਆ ਗਈਆਂ ਹਾਂਜੀ ਹਾਂ ਠੀਕ ਹੈ ਹੁਣ ਤਾਂ ਬਹੁਤ ਫ਼ਰਕ ਪੈ ਗਿਆ ਬਹੁਤ ਜੀ ਪੁਰਾਣੇ culture ਵਿੱਚ ਹੈ ਵੀ ਆਪਾਂ ਕਹਿ ਦਿੰਨੇ ਆ ਜਾਨ ਜੀ ਸੀ ਪੁਰਾਣੇ culture ਚ

ਨਾ ਜੀ ਹੁਣ ਵਾਲੇ ਚ ਜਾਨ ਨੀ ਹੈਗੀ ਹੁਣ ਤਾਂ ਤੁਰ ਮਿਲ ਕੇ ਹੀ ਬੱਸ

ਪੰਜਾਬੀ ਦਾ ਲੋਕ ਨਾਚ ਤਾ ਗਿੱਧਾ ਤਾ

ਠੀਕ ਹੈ

ਹਰੇਕ ਭੰਗੜੇ ਦੇ ਵਿੱਚ ਕੀ ਸੀਗਾ ਨਾ ਹਰੇਕ step ਕਿਸੇ ਨਾ ਕਿਸੇ ਮੰਨਲੇ ਏਰੀਏ ਨਾਲ ਜਾਂ ਕਿਸੇ ਜਿਵੇਂ ਮਾਲਵਾ ਦੁਆਬਾ ਜਾਂ ਉਹਦੇ ਨਾਲ link ਰੱਖਦਾ ਸੀਗਾ

ਉਹਦਾ style ਜਿਹੜਾ ਹੁੰਦਾ ਸੀਗਾ ਨਾ ਹਰੇਕ ਏਰੀਏ ਨਾਲ ਹੁੰਦਾ ਸੀਗਾ ਜਿਵੇਂ ਮਾਲਵਾ ਹੈ ਦੁਆਬਾ ਏਰੀਆ ਪੁਆਧਾ ਏਰੀਆ

ਇੱਕੋ ਲੱਖਤ time ਬਦਲ ਗਿਆ

ਖਤਮ ਹੁੰਦਾ ਜਾ ਰਿਹਾ ਹੁਣ ਅੱਜਕਲ culture ਚ ਕੀ ਹੈ DJ ਹੀ ਰਹਿ ਗਿਆ

ਹਮ ਜਦੋਂ ਪਹਿਲੇ ਜਮਾਨੇ ਚ ਪਹਿਲੇ time ਚ ਕੀ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗਏ ਨਾ